ਕਿਆ ਪਤਾ ਇੰਨੇ ਲੋਕੀ ਹੋਣਗੇ ਕਿਆ ਪਤਾ ਜਿਹੜਾ ਬੰਦਾ death ਹੋਈ ਆ ਸ਼ਾਇਦ ਉਹਨੂੰ ਵੀ ਹੋਈ ਹੋਵੇ

ਫ਼ੇਰ ਇਸ ਕਰਕੇ ਉਹਨਾ ਨੂੰ ਕਹਿਣਾ ਸੀ ਬਹੁਤ ਘੱਟ ਲੋਕਾਂ ਨੇ ਜਾਣਾ mask wear ਕਰਕੇ ਜਾਣਾ ਨਾਲੇ with sanitizer ਜਾਣਾ

ਹੁਣ ਕੁੱਛ ਵੀ ਕਰ ਰਹੇ ਨਾਲ ਦੀ ਨਾਲ sanitizer ਲਗਾਓ

ਤੇ ਤੁਸੀਂ ਆਪਣਾ ਨਹਾ ਲੋ ਆਪਣਾ ਸਾਰੇ ਕੱਪੜੇ ਅਲੱਗ ਕਰ ਲੋ ਨਹਾ ਧੋ ਕੇ ਪਾਣੀ family ਨਾਲ

ਕਹਿੰਦੇ ਜਦੋਂ ਆਪਾਂ ਕਿਤੇ ਜਾਂਦੇ ਹਾਂ ਉੱਥੇ ਕਹਿੜੇ ਬੰਦੇ ਨੂੰ corona ਹੋਵੇ

ਅੱਜਕਲ ਵੀ ਆਪਾਂ ਨੂੰ ਏਵੇਂ ਆਪਾਂ ਨੂੰ ਨੀ ਪਤਾ ਕਿਹਦੇ ਨਾਲ ਤੁਰ ਫਿਰ ਰਹੇ ਹਾਂ ਸ਼ਾਇਦ ਉਹਨੂੰ ਵੀ ਹੋਇਆ ਹੋਵੇ

normal ਬੁਖਾਰ ਚ ਤੇ ਇਹ ਬੁਖਾਰ ਚ ਬਹੁਤ ਫ਼ਰਕ ਹੈ ਬੁਖਾਰ ਹੋਣਾ ਵੀ ਜਰੂਰੀ ਹੈ ਜਿਹੜਾ ਬੁਖਾਰ ਦਸ ਦਿਨ ਬਾਰਾਂ ਦਿਨ ਰਿਹ ਰਿਹਾ ਫ਼ੇਰ ਉਹ ਤਾਂ ਖਰਾਬ ਹੀ ਕਰੂਗਾ ਆਪਾਂ ਨੂੰ

ਜਿਹੜਾ ਇਹਦੇ ਵਿੱਚ ਜਿਆਦਾ ਮਤਲਬ ਕੇ ਬੁਖਾਰ ਦਾ ਇੱਕ ਗਲਾ ਖਰਾਬ

ਅੰਦਰ ਪਤਾ ਨੀ ਮੇਰੇ ਕਿੰਨੇ ਜਿਆਦਾ ਸ਼ਰੀਰ ਚ ਦਰਦ ਹੋ ਰਿਹਾ

ਏਵੇਂ feel ਹੁੰਦਾ ਮੈਂ ਹੈਗਾ ਸ਼ਰੀਰ ਬਹੁਤ ਦੁਖਦਾ ਇਹਦੇ ਵਿੱਚ

ਹਾਂਜੀ ਇਹਦੇ ਬਾਰੇ ਹੋਰ ਕੁੱਝ ਦੀਦੀ ਜਿਵੇਂ ਹੁਣ ਆਪਾਂ ਨੂੰ ਪਤਾ ਵੀ ਹੁਣ ਇਹ ਚੀਨ ਤੋਂ ਆਇਆ ਹੁਣ ਜਿਵੇਂ ਚੀਨ ਦੇ ਲੋਕਾਂ ਨੂੰ ਆਪਾਂ ਦੇਖ ਰਹੇ ਹਾਂ ਵੀ mostly non VEG ਖਾਂਦੇ

mostly ਸੁਣਨ ਚ news ਚ ਇਹੀ ਆਇਆ ਜਿਹੜੇ ਚਮਕਾਦੜ ਦੇ ਵਿੱਚ ਅੰਸ਼ ਪਾਏ ਜਾਂਦੇ ਆ ਉਹ corona ਦੇ ਪਾਏ ਜਾਂਦੇ ਆ ਜਦ ਉਹਨਾ ਨੂੰ LAB ਦੇ ਵਿੱਚ check ਕੀਤਾ ਗਿਆ

ਜੋ ਵੀ ਉੱਥੇ ਦੇ ਲੋਕੀ ਸੀ ਉਹ ਦੇਸ਼ ਆ ਰਹੇ ਸੀਗੇ ਉਹ ਉਹਨੂੰ touch ਕਰਦੇ ਸੀਗੇ ਤਾਂ corona ਉਹਨਾ ਦੇ ਵਿੱਚ ਹੋਲੀ ਹੋਲੀ ਫੈਲੀ ਜ ਰਿਹਾ ਸੀ

ਆਪਣੇ ਇੱਧਰ ਆਉਣ ਦਾ ਕਾਰਨ ਸੀ ਵੀ ਚੀਨ ਦੇ ਲੋਕ ਇੱਧਰ ਆਏ ਹਾਂ main ਆਪਾਂ ਨਾ ਚੀਨ ਕਿਉਂਕਿ ਆਪਣੇ ਭਾਰਤੀ ਦੇਸ਼ ਵੀ ਖਾਂਦੇ ਆ non VEG ਪਰ ਉਹਦੇ ਚ ਥੋੜੀ ਜੀ ਮਤਲਬ ਕੇ ਅੱਛੇ ਗੁਣ ਪਾਏ ਜਾਂਦੇ ਆ ਤਾਂ ਖਾਇਆ ਜਾਂਦਾ ਹੁਣ ਜਿਵੇਂ ਮਛਲੀ ਵੀ ਖਾਂਦੇ ਆ ਲੋਕੀ ਤਾਂ ਉਹਦੇ ਚ calcium ਹੈ

ਤਾਂ ਇਸ ਕਰਕੇ ਖਾਇਆ ਜਾਂਦਾ ਪਰ ਇੱਧਰਲੇ ਲੋਕੀ ਇਹਨਾ ਚ ਕੁਛ ਵੀ ਨੀ ਹੈਗਾ ਆਹ ਖਾ ਲਿਆ ਆਹ ਖਾ ਲਿਆ ਉਹਦੇ ਕਰਕੇ ਹੁਣ ਜਾਨਵਰਾਂ ਦੇ ਵਿੱਚ ਗੰਦੇ ਗੰਦੇ ਕੀਟਾਣੁ ਉਹ ਬੰਦੇ ਚ ਤਾਂ ਜਾਣਗੇ ਜੇ ਆਪਾਂ ਖਾਵਾਂਗੇ

ਤਾਂ ਇਹ main ਕਾਰਣ ਤਾਂ ਚੀਨ ਹੀ ਹੈ ਹੁਣ ਜਿਵੇਂ ਕਈ ਲੋਕਾਂ ਦੀ death ਹੋਗੀ ਸੀਗੀ ਤਾਂ ਡਾਕਟਰਾਂ ਨੇ ਕੀ ਕਿਹਾ ਸੀਗਾ ਵੀ ਤੁਸੀਂ ਆਪਣੇ relative ਨੂੰ ਨਹੀਂ ਉਹ relative ਆਪਣੇ ਉਹ ਬੰਦੇ ਨੂੰ ਨਹੀਂ ਮਿਲ ਸਕਦਾ ਜਿਹਦੀ death ਹੋਈ ਹੈ

ਕੇ touch ਕਰਨਾ ਸੀ ਮੈਨੂੰ ਦੇਖ ਲੈਣ ਦੋ ਸ਼ੁ ਲੈਣ ਦੋ ਤੇ ਫ਼ੇਰ ਉਹ ਡਾਕਟਰ ਕਹਿ ਰਹੇ ਇਸ ਤੋਂ ਵਧੀਆ ਅਸੀਂ ਇਹਨੂੰ ventilator ਤੇ ਹੀ ਆਪਣਾ ਮਤਲਬ ਕੇ ਉਹਨਾ ਦਾ ਅੰਤਿਮ ਸੰਸਕਾਰ ਕਰ ਦਈਏ

ventilator ਤੇ ਉਹਨੂੰ ਬਿਨਾ ਮਿਲਾਏ ਉੱਥੀ ਅੰਤਿਮ ਸੰਸਕਾਰ ਕਰ ਦਿੰਦੇ ਸੀਗੇ ਪਰ ਇਹ ਸਾਰੀਆਂ ਗੱਲਾਂ ਉਹ ਉਹਨਾ ਦੇ relative ਨੂੰ ਦੱਸ ਦਿੰਦੇ ਸੀਗੇ ਅਸੀਂ ਤੁਹਾਡੇ ਇਹ ਵੀ ਜੋ ਵੀ ਤੁਹਾਡਾ ਜਿਹਦੀ death ਹੋਈ ਆ patient

ਉਹਨੂੰ ਏਵੇਂ ਏਵੇਂ ਕਰਾਂਗੇ ਇਸ ਤਰੀਕੇ ਨਾਲ ਪੂਰੇ ਮਾਨ ਸਨਮਾਨ ਨਾਲ ਉਹਨੂੰ

ਅਗਰ ਉਹਨੂੰ ਮਿਲੁਗੇ ਤਾਂ ਤੁਹਾਨੂੰ ਵੀ ਉਹਦੇ corona ਹੋਣ ਦੇ chance ਆ ਅਸੀਂ ਨੀ ਚਾਹੁੰਦੇ ਵੀ ਸਾਡੇ ਦੇਸ਼ ਦੇ ਲੋਕਾਂ ਨੂੰ ਵੇਵੇਂ ਹੋਵੇ ਅਸੀਂ ਬਚਾਉਣਾ ਚਾਹੁੰਦੇ ਆ

hello ਸਤਿ ਸ਼੍ਰੀ ਅਕਾਲ ਜੀ

ਹਾਂਜੀ ਬਹੁਤ ਵਧੀਆ ਹੋਰ ਹੋਰ ਤੁਸੀ ਸੁਣਾਓ ਕੀ ਕਰਦੇ ਪਏ ਸੀ ਬੱਸ ਸਲਾਹ ਸੀ ਕਿ ਕੋਈ ਅੱਜ ਦੁਪਹਿਰਾਂ ਨੂੰ ਕੀ ਬਣਾਈਏ ਅੰ ਮੁੰਡਾ ਕਹਿਣ ਲੱਗਾ mummy ਅੱਜ ਨਾ ਕੜੀ ਬਣਾ ਲਓ

ਕੜੀ ਸਵਾਦ ਤੇ ਲੱਗਦੀ ਹੈ ਪਰ ਬਣਾਣੀ ਹਾਂ ਮੈਂ ਨਾ ਤੇ ਇਨੀ ਵਧੀਆ ਨਹੀਂ ਬੰਦੀ ਹੈ ਕੜੀ ,ਤੇ ਕਿਸੀ ਦੇ ਕਰੋ ਖਾਇਯੈ ਨਾ ਕਦੀ ਜੇ ਕੋਈ ਦੇ ਵੀ ਜਾਂਦਾ ਤੇ ਕੜੀ ਬੜੀ ਸਵਾਦ ਲਗਦੀ ਹੈ। ਇਹ ਨੀ ਪਤਾ ਕੜੀ ਕਿਵੇਂ ਬਣਾਂਦੇ ਨੇ ਉਹ

ਮੈਂ ਵੀ ਬਣਾਈ ਸੀ ਨਾ ਮੇਰੀ ਵੀ ਅੱਛੀ ਨਹੀਂ ਬਣੀ ਸੀ ਹਾਂ ਤੇ ਹੋਰ ਮੈਂ ਫੇਰ ਦੁਬਾਰਾ ਮੈਂ ਬਣਾਈ ਕੜੀ ਤੇ ਬੜੀ ਸਵਾਦ ਬਣੀ ਬੜੀ ਸਵਾਦ ਬਣੀ ਕੜੀ ,ਹਾਂਜੀ

ਮੈਂ ਕੜੀ ਬਣਾਣੀ ਹਾ ਘਰ ਹੀ ਦਈ ਮਤਲਬ ਕੀ ਦੁੱਧ ਮਲਾਈ ਜੇੜੀ ਜਮਾਨੀ ਹਾਨਾ ਉਹਨੂੰ ਲੱਸੀ ਬਣਾ ਕੇ ਨਾ, ਤੇ ਉਹਦੀ ਕੜੀ ਬਣਾਣੀ ਹਾ , ਮੈਂ ਬਜਾਰੋਂ ਦਈ ਨਹੀਂ ਲਿਆਂਦੀ ਅੱਛਾ ਮਲਾਈ ਦੀ ਲੱਸੀ ਤੁਸੀ ਉਹਦੀ ਬਣਾਂਦੇ ਹੋ

ਪਾਵੇ ਪੀ ਲੋ ਜੇ ਤੁਹਾਨੂੰ ਮਾੜੀ ਖਟੀ ਲੱਗਦੀ ਹੈ ਤੇ ਅਸੀਂ ਓਹਦੀ ਕੜੀ ਬਨਾਲੇਂਦੇ

ਹਾਂਜੀ ਕਿਉਕਿ ਸਾਡੇ ਘਰ ਮੁਰੇ ਆਪਣੇ ਭਾਸ਼ਾ ਬੁਸ਼ ਹੇਗੀਆ ਨੇ ਮਾਇਕੀ ਮੇਰੇ

ਸ਼ੁਰੂ ਤੋਂ ਸਾਂਨੂੰ ਆਦਤ ਅਬੀ ਕਿਵੇ ਲੱਸੀ ਬਨਾਨੀ ਵੇ ਕਿਵੇਂ ਦਹੀਂ ਜਮਨਾ ਵੇ ਕਿਵੇਂ ਕਿ ਕਰਨਾ ਵੇ

ਹਾਂ ਲੱਸੀ ਦੇ ਵਿਚ ਬੇਸਨ mix ਕਰਕੇ

ਫੇਰ ਓਹਨੂੰ mix ਕਰਲੇਨੇ ਹਾ ਫੇਰ ਓਹਨੂੰ ਅੱਸੀ ਓਹਦਾ ਹਿੰਗ ,ਤੇ ਦਾਣਿਆਂ ,ਲੱਸਣ ,ਅਦ੍ਰਖ

ਹਾਂਜੀ ਸਾਬਤ ਦਾਣਿਆਂ ,ਜੀਰਾਂ ,ਹਿੰਗ ,ਲੱਸਣ ਮਤਲਬ ਕਿ ਦਹੀਂ ਨਾ ਤਰਦੇਨੇ ਹਾਂ boil ਕਰਨੀ

ਇੱਕ ਪਾਸੇ ਅੱਸੀ ਓਹਦੇ ਬੇਸਨ ਪਿਆਜ ਪਾਕੇ ਤੇ ਪਕੌੜੇ ਕੱਢ ਲੈਣੇ ਹਾ ਜਦੋ ਕੜੀ boil ਹੋਜਾਂਦੀ ਚੰਗੀ ਤਰਾਂ ਚੱਘ ਓਹਦੀ ਖਤਮ ਹੋ ਜਾਂਦੀ ਤੇ ਫੇਰ ਅੱਸੀ ਉਦੇ ਵਿੱਚ ਪਕੌੜੇ ਪਾ ਦੇਣੇ ਹਾ

ਤੇ ਪਕੌੜੇ ਮੈਂ ਤੇਏ ਜੀਵੇ ਬੇਸਨ ਹੈ ਦਹੀਂ ਲੈਣੀ ਹੇਨਾ

ਦਹੀਂ ਦੇ ਵਿੱਚ ਬੇਸਨ ,ਨਮਕ, ਮਿਰੱਚ ਸਬ ਕੁਛ ਵਿਚ ਪਾਕੇ ਨਾ

ਤੇ ਫਿਰ ਤੜਕਾ ਲਾਗਾਦੇਨੋਯ ਓਹਦੇ ਨਾਲ ਅ ਅ ਅਦ੍ਰਖ ਥੋਮ ਹਲਕਾ ਜਾ ਲੱਸਣ, ਅਦਰਕ ਹਰੀ ਮਿਰਚਾਂ ਇਹ chop ਕਰਕੇ ਤੇ ਫੇਰ ਅਝਵਾਂਨ ਪਾਕੇ ਹਿੰਗ ਪਾ ਕੇ ਓਹਦਾ ਤੜਕਾ ਲਾਗਾਤਾ ਪਿਆਜ ਪਾਤਾ ਇੱਕ

ਤੇ ਫੇਰ ਉਹ ਜੇੜਾ ਬੇਸਨ ਔਰ ਦਹੀਂ ਘੋਲਯਾ ਹੋਂਦਾ ਉਹ ਪਾ ਦੇਂਦੀ ਹਾਂ ਅੱਛਾ ਹੋਰ ਇਹਦਾ ਵੀ ਵਧੀਆਂ ਲਗਦੀ ਪਰ ਮੈੰਨੂ ਇਹ ਵਧੀਆਂ ਨਹੀਂ ਲਗਦੀ ਕੜੀ ਮੈਂਨੂੰ ਨਹੀਂ ਵਧੀਆ ਲਗਦੀ ਪਰ ਮੈਂ ਜੀਵਵੇ ਬੰਨਾਨੀਆਂ ਲੱਸੀ ਦੀ, ਮੈਂਨੂੰ ਉਹ ਵੀ ਕੜੀ ਸਵਾਦ ਲੱਗਦੀ ਹੈ ਜਾ ਮੈਂ ਕਿਸੀ ਹੂਨ ਇਥੇ ਤੇ ਮਿਲਦੀ ਨਹੀਂ ਲੱਸੀ ਆਪਣੇ ਘਰੇ ਬਣਾ ਲੈਣੇ ਨਹੀਂ ਤੇ ਮੈਂ

ਅ ਪਿੰਡੋ ਕਿਧਰੋਂ ਕੋ bottle ਲੱਸੀ ਦੀ ਮੰਗਲੇਨੀਆਂ ਫੇਰ ਓਹਦੀ ਅਰਾਮ ਨਾਲ ਕੁਛ ਪੀਣੀ ਪੀ ਕੁਛ ਕੜੀ ਬਨਾਨੀ ਹੈ ਤਾ ਕੜੀ ਬਣਾ ਲੈਂਦੇ ਓਹਦੀ tasty ਲੱਗਦੀ ਹੈ। ਲੱਸੀ ਦੀ ਕੜੀ ਹਮੇਸ਼ਾ tastyਲੱਗਦੀ ਹੈ ਹਾਂ ਲੱਸੀ ਦੀ ਕੜੀ ਵੈਸੇ ਅੱਛੀ ਲੱਗਦੀ ਵੇ ਮੇਰੀ mummy ਵੀ ਬਾਨਾਂਦੇਣੇ, ਉਹ ਵੀ ਕਈ ਵਾਰੀ ਨਿਕਾਲਦੇ ਨੇ ਨਾ ਮੱਖਣ ਜਿਵੇ ਤੇ ਓਹਦਾਲੱਸੀ ਦੀ ਬਾਨਾਂਦੇਨੇ ਅੱਛੀ ਬੰਦੀ ਏ ਬਹੁਤ ਅੱਛੀ ਬੰਦੀ ਨੇ ਨਾਲ rice ਬਣਾ ਲੇਈ ਦੇਣੇ ਏ ਮੰਜੇ ਨਾਲ ਖਾਇ ਦੇਣੇ

ਪੜੋਸੀਆਂ ਨੂੰ ਵੀ ਦੇਣੀ ਹੋਏ ਇੱਕ ਕੋਲੀ ਵਾਸਨਾ ਆਂਦੀ ਹੈ ਕੋਈ ਸਾਥ ਪੜੋਹਸੀ ਹੈ ਵਾਹ ਤੁਹਾਡੇ ਘਰੋਂ ਕੜੀ ਦੀ ਵਾਸ਼ਨਾ ਬੜੀ ਆਂਦੀ ਹੈ ਫੇਰ ਉਨਾਂ ਨੂੰ ਵੀ ਦੇ ਦੇਂਦੀ ਹੈ ਕੋਲੀ

ਤੇ ਪਕੌੜੇ ਕਿਵਵੇ ਬਾਨਾਂਦੇਵੋ ਕੜੀ ਦੇ ਕੜੀ ਦੇ ਪਕੌੜੇ ਕਿਵਵੇ ਬਾਨਾਂਦੇਵੋ ਕੜੀ ਦੇ ਪਕੌੜੇ ਵੀ ਅੱਸੀ ਏਦ੍ਹਾ ਬਣਦਿਆਂ ਬੇਸਨ ਲੇਲੇਯਾ ਥੋੜਾ ਜਾ ਇਕ ਦੋ ਪਿਆਜ ਪਾਹ ਲੇ ਵਿੱਚ ਥੋੜਾ ਤਣੀਆਂ ਪਾ ਲਿਆ ਥੋੜੀ ਅਝਵੈੱਨ ਪਾਲੀ ਥੋੜਾ ਨਮਕ ਅਪਣੀ ਹਰਿਮਿਰਚ ਡਾਲ ਲਈ ਹੂਨ ਸਾਰੇ ਨੂੰ mix ਕਰਕੇ ਫਿਰ ਅੱਸੀ ਕਢਾਈ ਤਰਦੇਨੇ ਹਾਂ

ਉਹ ਤੇਲ ਅੱਛੀ ਤਰਾਹ ਪੂਰਾ ਸੜਜੰਦਾ ਨਾ ਤੇ ਫੇਰ ਅਸੀਂ ਨਾ ਪਕੌੜੇ ਬਣਾਨੇ ਬਣਾ ਲੈਣੇ ਹਾਂ overlap ਤੇ ਅੱਸੀ ਗੋਲਗੋਲਾ ਪਕੌੜੇ ਬਾਨਾਂਦੇ ਨਾ ਅਸੀਂ ਮੈਂ ਗੋਲਗੋਲਾ ਪਕੌੜੇ ਨਹੀਂ ਬਣਾਂਦੀ ਮੈਂ ਜਿਵੇਂ ਪਕੌੜੇ ਖਾਈ ਦੇ ਨੇ ਓਵੇਂ ਬਣਾਈ ਦੇ ਨੇ ਅੱਛਾ ਕਈ ਲੋਕੀ ਤੇ ਸਿਰਫ ਬੇਸਨ ਦੇ ਵੀ ਬਾਨਾਂਦੇ ਨੇ ਕੜੀ ਵਿੱਚ ਬੇਸਨ ਦੇ ਪਕੌੜੇ ਮੈਨੂੰ ਨਹੀਂ ਚੰਗੇ ਲਗਦੇ

ਹਾਂ ਓਹਦੇ ਵਿੱਚ ਤਣੀਆਂ ਵੀ ਪਾ ਲੇਣੀ ਅਝਵੈੱਨ ਵੀ ਪਾ ਲੈਂਦੀ ਹਾਂ ਬੇਸਨ ਦੇ ਵਿੱਚ ਫੇਰ ਪਕੌੜੇ ਬਣਾਣੀ ਹਾਂ ਓਹਨੂੰ ਥੋੜੇ ਖਾਵਿ ਲਈ ਦੇ ਨੇ ਬਾਕੀ ਕੜੀ ਵਿੱਚ ਵੀ ਪਾ ਲਈਦੇ ਵੇ ਹਾਂਜੀ ਅੱਛਾ ਅੱਛਾ ਅੱਛਾ ਟਿੱਕ ਹੈ ਔਰ ਬਾਕੀ ਤੁਸੀਂ ਕਿਵਵੇ

ਪਕੌੜੇ ਮੈਂ ਵੀ ਬੱਸ ਪਿਆਜ ਬੇਸਨ ਪਾਕੇ ਮੈਂ ਕੁਛ ਨਹੀਂ ਪਾਂਦੀ ਸਿਰਫ ਨਾਮਕ ਹੋਰ ਮਿਰਚ ਪਾਕੇ ਬਾਨਾਂ ਦੇਣੀ ਹਾਂ ਅੱਛਾ ਉਹੀ ਗੁਲਗੁੱਲੇ ਬਾਨਾਂਦੇਵੋ ਨਹੀਂ ਨਹੀਂ ਗੁਲਗੁੱਲੇ ਨਹੀਂ

ਪਿਆਜ ਦੇ ਪਕੌੜੇ ਬਾਨਾਂਦੇਵੋ ਓਵੇਂ ਬਣਾਂਦੀ ਹਾਂ

ਆਲੂ ਨਹੀਂ ਚੰਗੇ ਲੱਗਦੇ ਨੇ ਉਹ ਆਲੂ ਫੇਰ ਆਪਣਾ taste ਦੇਣਾ ਸ਼ੁਰੂ ਕਰ ਦੇਂਦਾਂ ਹੈ ਨਾ ਤੇ ਕੜੀ ਦੀ ਆ ਆ ਸ੍ਵਾਦਿਸ਼ ਖਤਮ ਹੋ ਜਾਂਦੀ ਹੈ ਹਾਂਜੀ ਹਾਂਜੀ ਕਈ ਲੋਗ ਪਾਂਦੇ ਨੇ ਪਕੌੜਿਆਂ ਵਿੱਚ ਆਲੂ ਪਿਆਜ਼ ਉਹ ਤੇ ਅੱਸੀ ਅਪਣੀ ਸ਼ੌਂਕੀ ਤੌਰ ਤੇ ਕਦੀ ਕਦੀ ਪਾ ਵੀ ਲੇਣੇ ਹਾਂ ਕੜੀ ਵਿੱਚ ਜੀਵੇ ਕੱਚੇ ਆਲੂ ਕੱਚੇ ਪਿਆਜ ਕੱਟ ਕੇ ਨਾ ਤੇ ਓਹਨੂੰ fry ਕਰ ਕੇ, ਤੇ ਕੜੀ ਵਿੱਚ ਸੁੱਟ ਦੇਵੋ ਉਹ ਤੇ ਫੇਰ ਅਪਣਾ taste ਦੇਂਦੇ ਨੇ ਅੱਸੀ ਜਿਵੇਂ ਰੋਟੀ ਨਾਲ ਖਾਣੀ ਹੋਂਦੀ ਨਾ ਕੜੀ ਤੇ ਫਿਰ ਅਸੀਂ ਉਂਜ ਬਣਾਨੇ ਹਾਂ

ਕੜੀ ਨਾਲ ਵੇਸੇ ਪਰੌਂਠੀ ਵੀ ਬੜੀ ਅੱਛੀ ਲੱਗਦੀ ਹੈ

ਲੱਗਦੀ ਏ ਔਰ ਜਾਤੇ ਓਨੁ ਵਿੱਚ ਬੇਸਨ ਦੇ ਵਿਚ ਆ ਕੜੀ ਦੇ ਵਿਚ ਆਟਾ ਗੁੰਧਲੋ ਓਹਦੇ ਪਰਾਉਂਟ ਵੀ ਸਵੱਧ ਲੱਗਦੀ ਏ ਸਵੇਰੇ ਅੱਛਾ ਆਟਾ ਗੁੰਦਕੇ ਆਟਾ ਕੜੀ ਬੱਚੀ ਦੀ ਜਿਵੇ ਅੱਸੀ ਖਾਦੀ ਨਹੀਂ ਸਾਡਾ ਨਹੀਂ mood ਕਿਤਾ ਖਾਨ ਤੇ ਕੜੀ ਬਚਗਯੀ ਸਾਡੇ ਕੋਲੋਂ ਅੱਸੀ ਉਦੇ ਵਿੱਚ ਥੋੜਾ ਜਿਨ੍ਹਾਂ ਆਟਾ mix ਕਰਕੇ ਨਾ ਅਸੀਂ ਪਾਣੀ ਨਹੀਂ ਪਾਣਾ ਉਹਦੇ ਵਿੱਚ ਆਟਾ ਗੁਨਲੈਂਦੇ ਥੋੜਿੱਚ ਅਝਵੈੱਨ ਪਾਲਿਦੀ ਹੋਰ

ਤੇ ਓਹਦੀ ਰੋਟੀ ਬਣਾਓ ਐਨ ਮਜਾ ਆਉਂਦਾ ਖਾਂ ਕੇ ਰੋਟੀ ਬੱਸ tasty ਵੱਖਰਾ ਆਉਂਦਾ

ਹਾਂਜੀ ਹਾਂਜੀ ਓਹਿਯੋ ਕਦੀ ਮੈਂ ਕਦੀ ਖਾਇ ਨਹੀਂ ਕੜੀ ਵਲੀ

ਪਰੌਂਠੀ ਲੱਗਦੀ ਹੈ ਓਹਨੂੰ ਕਰਾਰੀ ਹੋਜਾਂਦੇ ਜਦੋ ਅੱਸੀ ਓਹਨੂੰ ਤਲਣੇਆਂ ਪਰੌਂਠੀ ਨੂੰ

ਜਿਵੇਂ simple ਪਰੌਂਠੀ ਬਣਾਈ ਜਾਂਦੀ ਹੈ ਓਵੇਂ ਹੀ ਏਦੀ ਪਰੌਂਠੀ ਬਣਾਓ ਤੇ ਬਹੁਤ ਕਰਾਰੀ ਬੰਦੀ ਹੈ ਤੇ tasty ਬੰਦੀਏ ਨਾਲ ਚ ਪੀਲੋ ਤੇ ਏਹ ਸਵਾਦ ਨਾਲ ਦੋ ਪਰੌਂਠਿਆਂ ਖਾਦੀਆਂ ਜਾਂਦੀਆਂ ਨੇ

bye try ਕਰਾਂਗੀ ਏਹ ਵੀ

ਪਹਿਲਾਂ ਤਾ ਸਾਂਨੂੰ ਕੜੀ ਬੰਨ੍ਹਣ ਵਾਸਤੇ ਬਾਜ਼ਾਰ ਜਾਣਾ ਪੈਂਦਾ ਬਾਜ਼ਾਰੋਂ ਸਮਾਨ ਖਰੀਦਣਾ ਪੈਂਦਾ